area ਵਾਂਗੂ ਇਹ deal ਕਰਦੇ ਹੈਂਗੇ ਓਧਰ ਤਾ ਨਾ ਚੰਡੀਗੜ ਤਤਾ ਥੋੜੀ ਬਹੁਤ ਹੀ vast ਜੀ city ਹੋ ਜਾਂਦੀ ਹੈ ਨਾ ਵਧੀਆ ਹਰ ਚੀਜ

ਹੋ ਜਾਵੇਂ ਹੈ ਨਾ ਹੋ ਜਾਣਾ ਚਾਹੀਦਾ ਏਦਾਂ ਨਹੀਂ mam starting ਤਾ ਨੀ but ਬੱਚੇ ਜਿੰਨੇ ਹੁੰਦੇ ਹੈ ਇਕ teacher ਨੂ demand ਪੁੱਛ ਲੈਣੀ ਚਾਹੀਦੀ ਹੈ ਭੀ ਤੁਆਡੇ ਕੋਲੇ ਕੀਨੇ ਬੱਚੇ ਹੈ ਹੈ ਨਾ ਭੀ ਬਸ ਦਾ fair ਵਗੈਰਾ ਯਾ government ਏਦਾਂ ਕਰੇ ਜਿਦਾ ਸਾਰੀ city ਵਲ ਵਾਸਤੇ ਆਪ ਬਸਾ ਪੇਜ ਹੈ ਹੈਨਾ

ਉਹ ਹੀ same same ਚੀਜ਼ ਸਾੜੇ ਨਾਲ ਹੋ ਜਵੇ ਕਿ ਭੀ ਹਾਂਜੀ ਸਾਨੂ ਵੀ ਉਨੇ ਕ ਵਜੇ ਤਕ ਦੀ ਉਸੀ ਤਰੀਕੇ ਦੇ ਨਾਲ ਸਾਨੂੰ ਬੱਸ ਭੇਜ ਦੇਣ

"ਸਾਰਾ ਕੁਛ ਨਾ ਆਪਣੇ ਆਪ ਕਰਨਾ ਪੈਂਦਾ ਹੈ ਹੈ ਨਾ ਓਦਾਂ ਵਦੀਆ ਹੈ ਕਿ ਸਾਰੀ facilities ਦਿਤੀ ਹੋਵੇ ਪਹਿਲੇ ਏਦੇ ਲਈ ਵਧੀਆ ਰਯਾ ਲੋ ਕੋਈ ਨਹੀਂ ਬੱਚਿਆਂ ਦੇ ਹੱਕ ਲਈ ਚ ਜੋ ਵੀ ਕਰਦੇ ਵਧੀਆ ਹੀ ਹੈ ਸਾਨੂੰ ਵੀ ਸਾਡਾ ਵੀ ਓ ਹੋ ਜਾਣਾ ਇਕ ਦੂਜੇ ਨਾਲ ਕਿਦਾ treat ਕਰਨਾ ਹੈ ਨਾ ਕਾਫ਼ੀ ਉਹ ਹੋਂਦਾ ਥੋੜਾ ਇਸ ਚੀਜ ਦੀ ਏਸ ਚੀਜ ਦੀ ਗੱਲ ਵੀ ਕਰ ਸਕਦੇ ਹੈਨਾ ਬੱਚਿਆਂ ਨਾਲ ਬੱਚੇ ਬੀ ਵਦੀਆ ਹੈ ਹਾਂਜੀ ਹਾਂਜੀ ਕਾਫ਼ੀ knowledge ਵੀ ਮਿਲਦੀ

ok ma'am thank you have a nice day ok ਜੀ bye mam

ਹਾਂ-ਹਾਂ, ਮੈਂ ਤੈਨੂੰ ਕਿਹਾ ਸੀ ਨਾ ਦਸ ਮਿੰਟ ਬਾਅਦ ਕਰਾਂਗੀ ਫੋਨ। ਸੱਚ ਤੈਨੂੰ ਮੈਂ ਇੱਕ ਗੱਲ ਪੁੱਛਣੀ ਸੀ।

ਪਤਾ ਨੀ। ਤੇ ਉਹ ਮੈਨੂੰ ਇਕ ਦਿਨ ਕਹਿੰਦੀ ਬਥੇਰੀਆਂ ਮੈਨੂੰ ਪਤਾ ਜਿਦਾਂ ਦੀ ਹੈਗੀ।

ਦੱਸਣ ਡੇਈ ਮੈਨੂੰ ਗੱਲਾਂ।

ਕਹਿੰਦੀ ਉਹ ਤਾਂ ਇਦਾਂ-ਇਦਾਂ ਭੱਜ ਗਈ। ਉਹ ਬੜਾ ਕੁਛ ਮੈਨੂੰ ਦੱਸਣ।

ਹੋਰ। ਵਧੀਆ ਵਧੀਆ ਸਭ ਤੂੰ ਸੁਣਾ। ਹਾਂ ਠੀਕ-ਠਾਕ ਆ। ਹੋਰ।

ਸਭ ਵਧੀਆ ਵਾ। ਤੂੰ ਸੁਣਾ। ਹਾਂ ਠੀਕ ਆ। ਹੋਰ ਫਿਰ ਨਵੀਂ ਤਾਜੀ। ਖਾਣ ਨੂੰ ਦਿਲ ਕਰਦਾ ਮੇਰਾ ਤਾਂ। ਤੇ ਪਾਪਾ ਇਹਦੇ ਗੁੱਸੇ ਏ ਕਹਿੰਦੇ ਤੂੰ ਠੀਕ ਨੀ। ਤੈਨੂੰ ਮਨ੍ਹਾ ਏ। ਤੈਨੂੰ ਨੀ ਖਵਾਉਣਾ। ਤੁਹਾਡੇ ਤਾਂ ਪਿੰਡ ਵੀ ਵੇਚਣ-ਵੁਚਣ ਆਲੇ ਆਉਂਦੇ ਨੇ। ਸਗੋਂ ਲੈ ਲੂ ਲਿਆ ਕਰੋ। ਪਿੰਡ ਆਲਾ ਨੀ ਨਾ ਕਰਦਾ ਕੋਈ ਵੀ। ਸਾਡੀ ਹੈਗੀ ਆ। ਅੱਛਾ ਕਿਉਂ ਚੰਗਾ ਨੀ ਹੁੰਦਾ।

ਅੱਛਾ ਪਰ ਤੂੰ ਤਾਂ ਖਾ ਖੂ ਲੈਂਦੀ ਹੁੰਦੀ ਆ ਸਾਰੇ। ਖਾ ਖੂ ਤਾਂ ਦੀਦੀ ਹੁਣ ਨੀ ਨਾ ਖਾਂਦੀ। ਲੈ ਕੇ ਨੀ ਦਿੰਦੇ ਕਹਿੰਦੇ ਹੈ ਨਈ ਚੰਗਾ। ਬੀਮਾਰ ਹੋਏਗੀ। ਹੂੰ। ਹੋਰ ਕਿਦਾਂ। ਮਤਲਬ ਕਿ ਥੋੜੀ ਹੁਣ ਕਾਬੂ ਚ ਆ ਸਹੁਰਿਆ ਨੇ ਕੀਤੀ। ਉਹ ਖਾਣ ਪੀਣ ਤਾਂ ਨਹੀਂ ਹੋਣਾ ਘਰ ਦੇ ਕਹਿੰਦੇ ਹੱਟੀ ਹੁੱਟੀ ਦਾ ਬਾਹਰ। ਹਲਕਾ ਫੁਲਕਾ ਕੋਈ ਚੀਜ ਨੀ ਖਾਣੀ ਹੈਗੀ।

ਹੋਰ ਤੂੰ ਸੁਣਾ ਆਪਣੇ ਸੱਸ ਸੋਹਰੇ ਦਾ। ਹਾਂ, ਸੱਸ ਸਹੁਰਾ ਭੈਣੇ ਠੀਕ ਆ। ਚੰਗੇ ਆ। ਨਾ ਭੈਣਾ। ਸਹੁਰਾ ਪਤਾ ਕਿੰਨਾ ਹੁਣ ਨੀ ਲੜਦੇ ਮੇਰੇ ਨਾਲ।

ਹੋਰ ਸੁਣਾ ਫਿਰ। ਹਾਂ, ਠੀਕ ਠਾਕ ਆ ਤੂੰ ਦੱਸ ਕਿੱਦਾ। ਸਭ ਵਧੀਆ ਹਾਂ ਤੇ ਮੈਂ ਕਿਹਾ ਦੁਆ ਪ੍ਰਾਥਨਾ ਕਰਿਆ ਕਰੋ। ਸਭ ਕੁਛ ਦੁਆ ਪ੍ਰਾਥਨਾ ਨਾਲ ਹੋਣਾ।

ਮੈਂ ਤਾਂ ਆਪ ਦੁਆ, ਗੁੱਸੇ ਹੁੰਦਾ ਆ ਸਾਰੇ ਅਹ ਸਾਰੇ ਗੁੱਸੇ ਆ ਦੁਆ ਕਰਿਆ ਕਰ। ਮੈਂ ਕਰਦੀ ਆ। ਮੈਂ ਕੀ ਕਹਿਣ ਦਈ ਜਿਹੜੀ ਕੁਆਰੀਆਂ ਆਲੀ ਮੌਜ, ਉਹ ਨੀ ਹੈਗੀ ਵਿਆਹ ਤੋਂ ਬਾਅਦ।

ਮੈਂ ਤਾਂ ਹੁਣ ਅੱਗੇ ਰੂਸ ਨਾਲ ਵੀ ਗੱਲਾਂ ਕਰਦੀ ਹੁੰਦੀ ਆ ਤੇ ਉਹਨੂੰ ਕਹਿੰਦੀ ਹੁੰਦੀ ਆ ਕਿ ਕੁਆਰੀਆਂ ਵਾਲੀ ਮੌਜ ਈ ਵੱਖਰੀ ਸੀ। ਹੋਰ ਫਿਰ ਘੋੜੇ ਵਰਗੀ ਤੁਰੀ ਫਿਰੀ ਜਾਂਦੀ ਹੁੰਦੀ ਸੀ ਹਾਂ ਹਾਂ ਉਹ ਤਾਂ ਮੈਨੂੰ ਕਰਨ ਦਈਂ ਸੀ ਇੱਕ ਦਿਨ ਗੱਲ ਤੇ ਮੈਨੂੰ ਦੱਸਣ ਦੀ ਕਿ ਮੈਂ ਜਾਂਦੀ ਆ ਛਿੱਟੇ-ਛੁਟੇ ਚੁਗਣ

ਸੀ ਤਾਂ ਜਾਨ ਕੇ ਜਾਂਦੇ। ਮੈਂ ਤਾਂ ਭੈਣਾ ਲੜ ਕੇ ਜਾਂਦੀ ਸੀ ਮੇਰਾ ਤਾਂ ਦਿਲ ਬੜਾ ਘਟਦਾ, ਜਾਨ ਨੂੰ ਘਰ ਵੀ ਕੀ ਕਰਨਾ। ਇਹ ਤਾਂ ਹੈਗਾ ਜਾਦ ਹੁੰਦਾ ਅਹ ਹੁੰਦਾ ਮੈਂ ਜਾਣੀ ਹੁੰਦੀ ਆ ਲੜ ਕੇ ਉਹ ਮੈਨੂੰ ਥੋੜੀ ਜਾਣ ਦਿੰਦਾ। ਕਹਿਣ ਡਈ ਆ। ਉਹ ਅਹ ਉਹ ਬਾਹਰ ਬੱਚੇ ਗਏ ਹੋਣੇ ਕੁਲਫੀ ਵਾਲਾ ਆਇਆ ਸੀ ਤੇ ਬੱਚੇ ਦੁਆਲੇ ਹੋਏ ਉਹਦੇ। ਹੋਰ ਹੋਰ ਸੁਣਾ ਤੂੰ ਹੋਰ ਬਸ ਵਧੀਆ ਵਧੀਆ। ਤੂੰ ਦੱਸ। ਹੋਰ ਕੱਟ ਲੈ ਗੰਡੇ ਗੁੰਡੇ ਗੰਡੇ ਗੁੰਡੇ ਕੱਟ ਲਏ ਆ। ਤੜਕਾ ਲੱਗੀ ਲਾਉਣ। ਤੇ ਬਰਤਨ ਬੂਰਤਨ ਕਰ ਲਏ ਸਾਫ। ਕੀ ਦੂਜੀ ਕਰਤੇ। ਮੋਟਰ ਖਰਾਬ ਹੋ ਗਈ ਤੇ ਉਹਨੂੰ ਮੋਟਰ ਦੀ ਟੈਂਕੀ ਲੱਗੀ ਆ ਹੋਰ ਭੈਣੇ ਕਿਦਾਂ ਸਰੂਗਾ ਤੁਹਡਾ। ਸਰੂਗਾ ਸਾਡਾ ਤਾਂ ਸਰਨਾ ਈ ਨੀ ਲੱਗੇ ਪਏ ਆ ਠੀਕ ਕਰਵਾਉਣ। ਹਾਂ ਸਭ ਵਧੀਆ। ਪਿੰਡ ਚ ਤੁਹਾਡੇ ਹੈਗਾ ਵਾ। ਉਹ ਇੱਕ ਬੰਦਾ।

ਤੇ ਉਹਨੂੰ ਕਹਿ ਲੋ ਹਾਂ। ਉਹ ਘਰ ਹੈ ਨੀ। ਗਈਆਂ ਸੀ ਉਹਦੇ ਨਾਲ ਦੀਆਂ ਕਹਿਣ ਦੀਆਂ ਸ਼ਾਮੋ ਹਰੀਆ ਕੰਮ ਤੇ ਗਿਆ। ਕੀ ਗੱਲ ਹੋਈ ਚੱਲਣ ਤਾਂ ਪਈ ਸੀ ਤੁਸੀਂ ਜਦੋਂ ਪਹਿਲਾ ਫੋਨ ਕੀਤਾ। ਚਲਣ ਤਾਂ ਚੰਗੀ ਭਲੀ ਦਈ ਸੀ। ਉਹ ਹੋ ਗਿਆ। ਪਾਣੀ ਚ ਕਲੀ ਆਲੇ ਛੱਡ ਤੀ ਸੀ ਨਿਆਣਿਆਂ ਨੇ। ਹਾਂ ਹਾਏ। ਟੈਸ਼ਨ ਲੱਗੀ ਤੇ ਉਹ ਕਹਿੰਦਾ ਖਰਚੇ ਤੇ ਖਰਚਾ ਪਈ ਜਾ ਰਿਹਾ।

ਯਾਰ ਹੁਣ ਗਰਮੀ ਨਹਾਉਣ ਲੱਗੇ। ਟੈਂਕੀ ਪਾਣੀ ਦੀ ਮੁੱਕ ਗਈ ਤੇ ਉਹ ਬੱਚਿਆਂ ਨੇ ਛੱਡ ਤੀ ਤੇ ਓ ਹੋ ਹੋ। ਚਲੋ ਕੋਈ ਨਾ। ਹੋਰ।

ਹਾਂ। ਜਾਂਦੀ ਆ ਬੜੀ ਬਾਰ ਜਾਂਦੀ ਆ ਮੈਂ। ਮੈਂ ਜਾਂਦੀ ਈ ਜਾਂਦੀ ਆ ਯਾਰ। ਮੈਂ ਠੀਕ ਨੀ। ਜਦੋਂ ਤੋਂ ਠੀਕ ਹੋਈ। ਤੂੰ ਤਾਂ ਬਦਲਦੀ ਐ। ਪਹਿਲਾ ਦੇ ਵੀ ਜਾਂਦੇ ਰਹੇ। ਸਤਕੋਏ, ਇਕ ਫਿਰ ਬਟਾਲੇ, ਇੱਕ ਫਿਰ ਤੱਕ। ਨਹੀਂ ਪਹਿਲਾ ਕਿਦਾਂ ਜਾਂਦੀ ਆ। hello

ਸੱਚੀਂ ਮੈਂ ਤਾਂ ਪੇਕੇ ਆਂ। ਰੱਬ ਤਾਂ ਇੱਥੇ ਈ ਆ। ਰੱਬ ਤਾਂ ਇੱਥੇ ਈ ਆ। ਪਰ ਵੈਸੇ ਗੱਲ ਕਰਨ ਦਈ ਆ। ਹੋਰ। ਵਧੀਆ ਵਧੀਆ ਬਸ। ਵਧੀਆ ਸਭ। ਤੂੰ ਨੀ ਬਣਾਉਣਾ tension free ਹੋ ਕੇ ਬੈਠੀ। ਮੈਂ ਅਹ ਮੇਰੀ ਸੱਸ ਕਰ ਕੂਰ ਲੈਂਦੀ ਥੋੜਾ ਬਹੁਤਾ। ਮੇਰੀ ਸੱਸ ਤਾਂ ਹੱਥ ਨੀ ਲਾਉਂਦੀ ਤੇ ਤੇਰੀ ਵਾਲੀ ਚੰਗੀ ਏ। ਨਾਲ help ਕਰ ਦਿੰਦੀ ਆ।

ਹੋਰ ਤੂੰ ਦੱਸ ਕਿਦਾਂ ਫਿਰ। ਬੰਦਾ ਮੇਰਾ ਤਾਂ ਗਿਆ ਬੰਬੇ। ਉਹ ਤੈਨੂੰ ਪਤਾ ਫਿਰ ਬਾਹਰ ਅੰਦਰ ਜਾਂਦੇ ਆਉਂਦੇ ਰਹਿੰਦੇ। ਕੰਮਕਾਰ ਵਾਲੇ ਤਾਂ ਹੈਗੇ ਆ। ਆ ਜਾਣਾ ਸ਼ਨੀ ਐਤਵਾਰ ਤੱਕ। ਫੋਨ ਫਾਨ ਕਰਦਾ ਆਹੋ ਗੱਲ ਹੋਈ ਹਜੇ ਹੁਣ। ਅੱਛਾ ਵਧੀਆ ਕਈ ਤਾਂ ਭੁੱਲ ਈ ਜਾਂਦੇ ਆ ਨਾ ਨੀ, ਇਦਾਂ ਨਾ ਕਹਿ ਭੈਣਾ। ਸਿਹਤਾਂ ਸੂਹਤਾਂ ਠੀਕ ਆ। ਬਸ ਵਧੀਆ ਕੈਮ ਆ ਯਾਰ ਤੂੰ ਸੁਣਾ। ਹੂੰ ਵਧੀਆ ਮੈਂ ਵੀ ਤੂੰ ਦੱਸ। ਹੋਰ ਕਿਦਾਂ।

ਹੋਰ ਮੈਂ ਕਿਹਾ ਆ ਘਰ ਹੋਰ ਬੱਚੇ ਕੀ ਕਰ ਡਰੀ ਆ ਘਰੇ।

ਕੁੱਛ ਨੀ। ਉਹ ਵੀ ਐਦਾ ਈ ਗਏ ਏ ਫਿਰਨ ਤੁਰਨ। ਕਹਿੰਦੇ ਘਰ ਗਰਮੀ ਲੱਗਣ ਦਈ। ਕਹਿੰਦੇ ਅੰਦਰ ਸੇਕ ਜਾ ਨਿਕਲਦਾ ਗਰਮੀ ਕਰਕੇ।

ਤੇ ਕਹਿੰਦੇ ਈ ਸੀ ਉਹ ਮੰਮੀ ਬਾਹਰ ਖੇਡਣਾ, ਕੀ ਕਰਨਾ ਸੀ ਇੱਥੇ।

ਹੋਰ ਗੱਲ ਬਾਤ।

ਯਾਰ ਹਸਾਈ ਜਾ ਰਹੇ। ਕਿਉਂ ਕੀ ਕਰਦੀ, ਕਾਦਾ ਹਾਸਾ।

ਨਿਆਨੇ ਭੈਣੇ ਤੇਜ ਬਥੇਰੇ। ਸਾਰਿਆਂ ਦੇ ਤੇਜ ਆ। ਆਹੋ ਅੱਜ ਕੱਲ੍ਹ ਤੇਜ ਈ ਚਾਹੀਦੇ। ਤੇਜ ਜਮਾਨੇ ਚ ਤੇਜ ਈ ਨਿਆਣੇ ਚਾਹੀਦੇ ਆ।

ਹੂੰ। ਹੂੰ। ਆਪਣੀ safety ਆਪਣੇ ਹੱਥ। ਹੂੰ। ਹੋਰ। ਹੋਰ ਵਧੀਆ। ਤੂੰ ਦੱਸ ਗੱਲਾਂ ਬਾਤਾਂ ਕਿਵੇਂ।

ਵਧੀਆ ਚਾਹੀਦਾ ਭੈਣਾ ਅੱਜ ਕੱਲ੍ਹ। ਹੂੰ ਹੋਰ।

ਹਾਂ। ਵਧੀਆ ਵਾ। ਹੋਰ ਸੁਣਾ ਤੂੰ। ਵਧੀਆ ਵਧੀਆ ਸਭ। ਠੀਕ ਆ ਵਧੀਆ ਚਾਹੀਦਾ। ਹੂੰ ਹੋਰ ਫਿਰ ਆ ਗਏ। ਬੰਦਾ ਤੇਰਾ ਆ ਗਿਆ ਘਰ।

ਬਸ ਪੁੱਛਣਾ ਫੋਨ ਕਰਕੇ ਰੋਟੀ ਉਹ। ਕੀ ਲਿਆਉਣਾ। ਗਈ ਨਾ ਦੱਸ ਨਹਾਵਾਂ ਕਿੱਥੇ ਮੋਟਰ ਖਰਾਬ ਹੋਗੀ ਤੇ ਮੈਂ ਉਹਨੂੰ ਕਹਿਣ ਡਈ, ਉਹ ਵੇਖਣ ਲੱਗਿਆ ਆਲਾ-ਦੁਆਲਾ, ਕਹਿੰਦਾ ਮੈਂ ਦੇਖ ਕੇ ਲਿਆਉਣਾ।

ਉਹ ਕੀ ਕਹਿਣ ਡਿਆ ਕਹਿੰਦਾ ਤੁਸੀਂ ਚਲ ਚੰਗਾ ਫਿਰ ਉਹ ਆ ਗਿਆ ਈ, ਵਟਸਐਪ ਕਰੂਗੀ ਮੈਂ ਤੈਨੂੰ

ਸਤਿ ਸ੍ਰੀ ਅਕਾਲ। ਕੀ ਹਾਲ-ਚਾਲ ਵਧੀਆ। ਤੁਸੀਂ ਸੁਣਓ। ਬਹੁਤ ਵਧੀਆ ਜੀ। ਕੀ ਕਰੀ ਜਾਂਦੇ। ਕੁਸ਼ ਨੀ ਬਸ ਵਿਹਲੇ। ਅੱਛਾ-ਅੱਛਾ ਵਿਹਲੇ। ਮੈ ਵੀ ਵਿਹਲਾ ਬੈਠਾਂ, ਤੜਕੇ ਮੇਰਾ ਪੇਪਰ ਆ।

ਹਮ ਅੱਜ ਪੰਜਾਬੀ ਦਾ ਪੇਪਰ ਆ ਮੇਰਾ। ਠੀਕ ਐ।

ਤਿਆਰੀ ਕੀਤੀ ਹੋਈ ਤੁਹਾਡੀ? ਪੇਪਰ ਦੀ ਤਿਆਰੀ ਆ। ਬਸ ਹੁਣ ਜਾਣਾ ਵਾ। ਧਾਰਾਂ ਕੱਢ ਲੀਆਂ ਵਾ। ਹੋਰ ਯਰ ਮਿੰਟਾਂ ਚ ਤਿਆਰ ਹੋ ਜਾਣਾ ਵਾ।

ਤੇ ਹੋਰ ਮੁੜਕੇ ਯਾਰ-ਦੋਸਤ ਚਲ ਜਾਣਾ ਮੋਟਰਸਾਈਕਲ ਤੇ। time ਨਾਲ ਚਲ ਜਾਈਦਾ ਵਾ।

ਹਾਂ ਤੇ ਫਿਰ ਇਦਾਂ ਈ ਕਰਕੇ ਫਿਰ ਕਿੰਨਾ time ਲੱਗ ਜਾਂਦਾ ਤਾਂ ਕਰਕੇ time ਨਾਲ ਜਾਣਾ ਪੈਂਦਾ, ਥੋੜ੍ਹਾ ਜਾ ਚਿਰ।

ਮੈਂ plus two ਦੇ ਬਾਰਵੀਂ ਦੇ

ਹਮ ਫਲਾਇੰਗ ਆ ਜਾਂਦੀ ਆ ਨਾ ਉਹ ਫਿਰ ਕੰਮ ਨੀਂ ਹੁੰਦਾ, ਪੇਪਰ ਲਿਖਿਆ ਨੀਂ ਜਾਂਦਾ, ਛੇਤੀ-ਛੇਤੀ ਨਾਲ

ਅਜੇ ਪਹਿਲਾ ਦਿਨ ਪਤਾ ਗਾ ਉਥੇ ਕੀ ਰੌਲਾ ਪੈ ਜੇ ਤਾਂ ਭਾਜੜਾਂ-ਭੂਜੜਾ ਪੈ ਜਾਂਦੀਆ, ਫਿਰ ਔਖੇ ਹੋਈ ਦਾ ਵਾ।

ਪਿਛਲਾ ਪੇਪਰ ਹੋਇਆ ਸੀ ਮੇਰਾ ਕੰਪਿਊਟਰ ਦਾ ਮਾਸਾ ਵੀ ਨੀਂ ਹਿੱਲਣ ਦਿੰਦੇ ਅੱਛਾ-ਅੱਛਾ cheating ਵੱਜਦੀ ਆ?